ਸਾਰੀ ਦੁਨੀਆਂ ਬੜੀ ਅਸੀਂ ਸਿਰਫ ਸ਼ਕਲ ਸ਼ੁਕਲ ਵੇਖਦੇ ਹਾਂ ਕਹਿੰਦੀ ਕਹਿੰਦੀ ਨੂੰ ਥੋੜੀ ਥੋੜੀ ਜੀ ਸ਼ਰਮ ਆਈ ਕਿਉਂਕਿ ਖੁੱਦ ਦੀ ਸ਼ਕਲ ਬੱਦਲੀ ਸੀ ਤੇ ਸ਼ਕਲ ਨਾਲ ਹੀ ਵਿਆਹ ਹੋ ਗਿਆ ਹੁਣ John ਤੇ ਆਮਿਰ ਹੋ ਗਿਆ ਸਹੀ ਗੱਲ ਹੈ ਇਨਸਾਨ ਕੀ ਕੀ। ਇਨਸਾਨੀਅਤ ਤੋਂ ਤਾ ਇੱਕ ਦਮ ਬਹੁਤ ਹੋ ਗਿਆ ਕੀ ਤੈਨੂੰ ਲੱਗਦਾ ਹੈ ਮੈਂ ਸਿਰਫ ਝੇਲ ਕਰਨਾ ਵਾਲਾ ਹੈ ਇੱਕ ਲਾਪਰਵਾਹ ਮਨੁੱਖ ਹਾਂ ਨਹੀਂ ਇਹ ਨਹੀਂ ਤੇਰਾ ਮਤਲਬ ਕੀ ਸ਼ੁਰੂ ਹੋਇ।

ਲੋਕ ਤਾ ਜੋ ਸਰਕਾਰ ਦੱਸਦੀ ਹੈ ਜਾ ਅੱਖਾਂ ਤੇ ਪਤੀ ਬੰਨ ਕੇ ਧਰਮ ਦੀਆ ਐਨੀਆਂ ਗੱਲਾਂ ਮਨ ਜਾਂਦੇ ਹੈ ਅੱਛਾ ਫੇਰ ਆਪਾ ਬਾਰੇ ਗੱਲ ਕਰੀਏ ਜੱਦ ਦੀ ਆਈ ਭੁਲੇਖੇ ਨਾਲ ਕਹਿ ਤਾ।

ਖੇਰ ਵਿੱਚ ਵੋਟ ਪਾਈ ਹੈ ਮੈਨੂੰ ਇਹ ਗੱਲ ਤੇ ਲੱਗਦਾ ਹੈ ਤੋਂ ਦੱਸ ਕਿਊ ਸਹੀ ਲੱਗਦਾ ਬਸ ਮੈਂ ਨਹੀਂ ਇਹ ਨਹੀਂ ਕਹਿੰਦੀ ਸਹੀ ਏਦਾਂ ਕਰਦੇ ਦੋਨੋ SOJI ਦਾ ਮਤ ਪਾਲਿਆ ਗਲਤ ਫੈਸਲਾ ਕੀਤਾ ਆਮ ਜਨਤਾ ਨੇ ਐਸ ਸਵਾਲ ਤੇ ਵੋਟ ਨਹੀਂ ਕਰਨ ਦੇਣਾ ਸੀ। ਰਾਜਕੁਮਾਰੀ ਦਾ ਕਿ ਫਾਇਦਾ ਨਿਕਲਿਆ ਲੋਕ ਤਾ ਨੇ ਸਵਾਲ ਸਿਰਫ ਨੂੰ ਪੁੱਛਣਾ ਚਾਹੀਦਾ ਸੀ ਹੁਣ ਹਰ ਪੱਖ ਦੇ ਦੇ ਜਿੱਤਣ ਵਾਲੇ ਲੋਕ ਦੇ ਫਾਇਦਾ ਉੱਠਿਆ ਤੋਂ ਦੇਖਿਆ ਕਿਵੇਂ।

ਰੰਗ ਤੇ ਸਾਡੇ ਵਾਂਗ ਗੋਰੇ ਹੈ ਨੇ ਸ਼ਾਮ ਦੇ ਮੁੱਖੜੇ ਤੇ ਲਾ ਕੇ ਜਾਤੀਵਾਦੀਆਂ ਨੂੰ ਮਤਲਬ ਸਹੀ ਗੱਲ ਹੈ ਪਰ ਹਰ ਬੰਦਾ ਨਸਲਵਾਦੀ ਨਹੀਂ ਹੈ। ਬਾਰੇ ਫੇਰ ਬਾਹਰ ਲੈ ਮੁਲਕ ਦਾ ਹਮ ਪਰ ਅਸਲ ਵਿੱਚ ਅਸੀਂ ਲੋਕ ਲਈ ਰਾਜ ਕਰਵਾਂਦ ਕਾਰਵਾਣੇ ਸਾਡਾ ਰਾਜ ਸਾਡਾ ਬੋਲ ਸਾਡੇ ਲੋਕ JOHN

ਇੰਡੀਆ ਵਾਂਗਣ ਕੋਈ ਵੀ ਹਿਸਾ ਵੱਖਰਾ ਹੋਣਾ ਚਾਹੇ ਉਹਨਾਂ ਦਾ ਬੇਸ ਟੋਟ ਹੀ ਜਾਏਗਾ ਫੇਰ ਇੰਡੀਆ ਕਿੱਥੇ ਗਿਆ ਉਹ ਵੀ ਸਬ ਵਿੱਚ ਵੱਖਰਾ ਹੀ ਮੁਲਖ ਸਨ। ਜਿਨ੍ਹਾਂ ਨੂੰ ਮੁਗ਼ਲ ਤੇ ਸਾਡੇ ਰਾਜ ਦੀ ਕੁਰਸੀ ਤੱਕ ਦਿੱਤੀ ਸੀ ਦਿੱਲੀ ਤੇ ਇੱਕੋ ਜਿਹੇ ਨੇ ਅਰਬ ਤੇ ਭਾਰਤ ਇੱਕੋ ਜਿਹੇ ਨੇ ਐਸ ਤਰ੍ਹਾਂ ਦੀ ਗੱਲ ਤੋਂ ਅੱਡ ਅਖਵਾਉਂਦੀ ਹੈ। ਦੂਜੇ ਪਾਸੇ ਜੇ ਪਿੰਜਬ ਯਾ KASHMIR ਦੇ ਕਮਲ ਕੁਰਸੀਆਂ ਦੀ ਗੱਲ ਹੈ ਮੈਨੂੰ ਸਮਝ ਨਹੀਂ ਲੱਗਦੀ ਤੋਂ ਉਹ ਦੇ ਦੇਸ਼ ਅੰਲ ਆਸਣੁ ਕਾਤੋ ਮੇਚ ਮੇਚ ਕਰਦੀ ਹੈ। ਅਸੀਂ ਸਾਨੂੰ ਆਜ਼ਾਦੀ ਦੇ ਦਿੱਤੀ ਤੇ ਹੁਣ ਜੋ ਵੀ ਉੱਥੇ ਹੁੰਦਾ ਹੈ ਦੇਖ ਕਿਸ ਤਰ੍ਹਾਂ ਦਾ ਕਿੱਤਾ। ਬਾਹਰੋਂ Soji ਦਿਖਾ ਨਹੀਂ ਸਕਦੀ ਸੀ ਪਰ ਅੰਦਰੋਂ ਖਿੱਝ ਰਹੀ ਸੀ ਗੁੱਸਾ ਲੱਗਿਆ ਦਰਦ ਲੱਗਿਆ ਚੁੱਭਦਾ ਸੀ ਕੀ ਗੋਰਾ ਉਹਦੇ ਦੇਸ਼ ਬਾਰੇ ਐਦਾਂ ਬੋਲ ਸਕਦਾ ਟਿੱਪਣੀ ਦੇ ਸਕਦਾ ਹੈ ਪਰ ਦੂਜੇ ਪਾਸੇ Soji ਖੁੱਦ ਭਾਰਤ ਨੂੰ

ਇੱਕ ਦਿਨ ਮੈਂ ਤੇ ਉੱਥੇ ਜਾਣਾ ਚਾਹੁੰਨੀ ਹਾਂ ਹੋਰ ਕੀ ਕਹਿ ਸਕਦੀ ਹੈ ਗੋਰੀ ਨੇ ਭਾਰਤ ਕੇਵਲ ਟੀ ਵੀ ਉੱਤੇ ਹੀ ਦੇਖਿਆ ਸੀ ਨਾਲੇ ਕਈ ਉੱਤੇ ਜਾਣਾ ਚਾਹੁੰਦੀ ਹਾਂ। Hello

ਹਾਂਜੀ ਹਾਂਜੀ ਸਤਿ ਸ਼੍ਰੀ ਅਕਾਲ ਵਧੀਆ ਤੁਸੀਂ ਦੱਸੋ

ਬਸ ਕੁਸ਼ ਨੀ free ਬੈਠੇ ਆ ਅੱਛਾ ਅੱਛਾ ਹੋਰ ਘਰ ਪਰਵਾਰ ਸਬ

ਹਾਂਜੀ ਵਧੀਆ ਸਬ ਠੀਕ ਹੈ ਹੋਰ ਹੋਰ ਤੁਸੀਂ ਕਿ ਮੈਂ ਕਿਹਾ ਤੁਸੀਂ ਕਿ ਕਰਦੇ ਹੋ ਕੁਸ਼ ਨੀ ਬਸ ਬੈਠੇ ਹੋਏ ਸੀ ਗੇ

ਮੈਨੂੰ ਨਾ ਇਕ article ਮਿਲਿਆ ਸੀ ਗਾ ਤੇ ਮੈਂ ਕਿਹਾ ਚਲੋ ਥੋੜਾ ਤੁਹਾਡੇ ਨਾਲ discuss ਕਰ ਲਾ ਹਾਂਜੀ ਦਸੋ ਜਿਵੇ ਜੈਪੁਰ ਇਕ ਸ਼ਹਿਰ ਹੈਗਾ ਨਾ ਇਸ ਬਾਰੇ ਤੁਹਾਨੂੰ ਪਤਾ ਥੋੜਾ ਜਿਹਾ ਹਾਂਜੀ ਹਾਂਜੀ ਪਤਾ ਏ ਮੈਨੂੰ ਹਾਂਜੀ ਦੱਸੋਗੇ ਮੈਨੂੰ ਥੋੜਾ ਏਨਾ ਬਾਰੇ ਮਤਲਬ ਕਿ ਹੈਗਾ ਜੈਪੁਰ ਚ ਜਿਹੜੀ ਏ ਰਾਜਧਾਨੀ ਕੀਦੀ ਹੇਗੀ ਏ ਤੇ ਮਤਲਬ ਕਿਹੜਾ ਵੱਡਾ ਸ਼ਹਿਰ ਹੇਗਾ ਹਣਾ ਇਸ ਬਾਰੇ ਥੋੜਾ ਦਸੋਗੇ ਮੈਨੂੰ ਹਾਂਜੀਂ ਹਾਂਜੀ ਮੈਂ ਦੱਸ ਦਿਨੀਂ ਆ ਤੁਹਾਨੂੰ ਜਿਹੜਾ ਜੈਪੁਰ ਸ਼ਹਰ ਹੈ ਨਾ ਕਹਿੰਦੇ ਪਹਿਲਾ ਜਿਹੜਾ ਜੈਪੁਰ ਹੈ ਏ ਭਾਰਤ ਦੇ ਰਾਜਸਥਾਨ ਰਾਜ ਦੀ ਰਾਜਧਾਨੀ ਦਾ ਸਬਤੋ ਵੱਡਾ ਸ਼ਹਿਰ ਹੈ ਦੋ ਹਜਾਰ ਬਾਈ ਤਕ ਸ਼ਹਿਰ ਦੀ ਅਬਾਦੀ ਕਹਿੰਦੇ ਕੁਛ ਚਾਰ point ਪੰਜ million ਸੀ ਜਿਸ ਨਾਲ ਕਹਿੰਦੇ ਦੇਸ਼ ਦਾ ਜੇਹੜਾ ਦਸਵਾ ਸਬਤੋ ਵਧ ਅਬਾਦੀ ਵਾਲਾ ਜੇਹੜਾ ਸ਼ਹਿਰ ਹੈ ਉਹ ਬਣ ਗਿਆ ਸੀ

ਕਿਉਂਕਿ ਇਸ ਕਿਉਂਕਿ ਕਹਿੰਦੇ ਇਸ ਨੂੰ ਨਾ ਭਾਰਤ ਦਾ ਪੈਰਿਸ ਵੀ ਕਿਹਾ ਜਾਂਦਾ ਜਿਸ ਦੇ ਜਿਸ ਦੇ ਵਿਚ ਕਹਿੰਦੇ CV ਰਮਨ ਨੇ ਇਸਨੂੰ ਇਕ ਸ਼ਾਨਦਾਰ ਟਾਪੂ ਦਾ ਨਾਂ ਦਿੱਤਾ ਆ ਯਾ ਓਹਨਾ ਵੱਲੋਂ ਸ਼ਾਨਦਾਰ ਟਾਪੂ ਕਿਹਾ ਗਿਆ ਇਹਨੂੰ ਕਹਿੰਦੇ ਏ ਨਾ ਰਾਸ਼ਟ੍ਰੀ ਰਾਜਧਾਨੀ ਨਵੀ ਦਿੱਲੀ ਤੋਂ ਅਹ ਦੋ ਸੋ ਅਠਾਟ ਕਿੱਲੋਮੀਟਰ, ਮਤਲਬ ਇਕ ਸੋ ਸਤੱਤਰ ਮੀਲ ਦੀ ਦੂਰੀ ਤੇ ਸਥਿਤ ਹੈ ਏ ਜੈਪੁਰ ਦੀ ਸਥਾਪਨਾ ਨਾ ਸਤਾਰਾ ਸੋ ਸਤਾਇਸ ਈਸਵੀ ਵਿਚ ਹੋਈ ਸੀ ਕਛਵਾਹ ਕੱਛਵਾਹ ਜੇਹੜਾ ਕੱਛਵਾਹ ਰਾਜਪੂਤ ਹੈ ਨਾ ਕਛਵਾਹ ਰਾਜਪੂਤ ਸ਼ਾਸਕ ਜੈ ਸਿੰਘ ਓਥੇ ਹੋਈ ਸੀ ਓਨਾ ਦ੍ਵਾਰਾ ਕੀਤੀ ਗਯੀ ਸੀ ਏ ਫੇਰ ਕਹਿੰਦੇ ਜੋ ਅਮੇਰ ਦੇ ਸ਼ਾਸਕ ਸੀ ਉਸ ਦੇ ਨਾਂ ਤੇ ਨਾ ਦੇ ਉੱਤੇ ਨਾ ਕਹਿੰਦੇ ਇਕ ਸ਼ਹਿਰ ਦਾ ਨਾਮ ਰੱਖਿਆ ਗਿਆ ਸੀ ਇਹ ਆਧੁਨਿਕ ਭਾਰਤ ਦੇ ਸਬਤੋ ਜੇਹੜੇ ਪੁਰਾਣੇ ਨੇ ਯੋਜਨਾਬੰਦੀ ਸ਼ਹਿਰਾਂ ਵਿੱਚੋ ਸੀ ਜਿਸ ਨੂੰ ਕਹਿੰਦੇ ਰਾਜਧਾਨੀ ਵੱਜੋਂ ਕੰਮ ਕਰਦਾ ਆ

ਉਹਦਾ ਵੀ ਹਿੱਸਾ ਬਣਿਆ ਸੀ ਕਹਿੰਦੇ ਇਹੇ ਏ ਰਾਜਸਥਾਨ ਦੇ ਹੋਰ ਸੈਰ ਸਪਾਟਿਆਂ ਸਥਾਨਾਂ ਜਿਵੇ ਜੋਧਪੁਰ ਜੋਧਪੁਰ ਤਿਨ ਸੋ ਅੜਤਾਲੀ ਕਿੱਲੋਮੀਟਰ ਦੂਰ ਐ ਏਥੋਂ ਜਿਹੜਾ ਜੈਸ ਜਿਹੜਾ ਜੈਸਲਮੇਰ ਹੈ ਓ ਪੰਦਰਾਂ ਸੋ ਇਕਹੱਤਰ ਕਿਲੋਮੀਟਰ ਦੀ ਦੂਰੀ ਤੇ ਏਨਾ ਤੋਂ ਜੇਹੜਾ ਇਕ ਭਰਤਪੁਰ ਆ ਓ ਇਕ ਸੋ ਛਯਾਸਿ ਕਿੱਲੋਮੀਟਰ ਦੂਰ ਆ ਉਦੈਪੁਰ ਆ ਓ ਦੋ ਸੋ ਚਾਰ ਸੋ ਚਾਰ ਸੋ ਇੱਕੀ ਕਿੱਲੋਮੀਟਰ ਦੂਰ ਆ ਕਹਿੰਦੇ ਏਨਾ ਨੇ ਨਾ ਇਕ ਜੇਹੜਾ ਅਹ ਗਟਵੇਵ ਜੋ ਵੀ ਕਾਮ ਕਰਦਾ ਆ ਜਿਨ੍ਹਾਂ ਨਾ ਕਹਿੰਦੇ ਕੋਟਾ ਪੰਜ ਸੋ ਬਵੰਜਾ ਕਿੱਲੋਮੀਟਰ ਇਕ ਜੇਹੜਾ ਮਾਊਂਟ ਐਵ ਆ ਓਹ ਵੀ ਕਹਿੰਦੇ ਪੰਜ ਸੋ ਵੀਂ ਕਿੱਲੋਮੀਟਰ ਦੀ ਦੂਰੀ ਤੇ ਆ ਜਿਸ ਦੇ ਵਿਚ ਕਹਿੰਦੇ ਛੇ ਜੁਲਾਈ ਦੋ ਹਜਾਰ ਉੱਨੀ ਨੂੰ ਇਕ ਜੇਹੜਾ nianko, word ਆ heritage ਜੈਪੁਰ ਨੂੰ ਕਹਿੰਦੇ ਭਾਰਤ ਦਾ ਇਕ ਗੁਲਾਬੀ ਸ਼ਹਿਰ ਆ ਆਪਣੀ ਥਾਵਾਂ ਵਿੱਚੋ ਕੀਤਾ ਗਯਾ ਸੀ ਏ ਜੇਹੜੇ ਸ਼ਹਿਰ ਨੇ ਏਨਾ ਦੀ ਕਹਿਣੇ ਨਾ ਜੇਹੜੀ ਵਿਰਾਸਤ ਹੁੰਦੀ ਆ ਉਹ site ਜਿਹੜਾ ਅਜਮੇਰ ਹੈ fort ਓਹਨਾ ਦੇ ਯੰਤਰ ਦਾ ਇਕ ਮੰਤਰ ਘਿਰਿਆ ਹੁੰਦਾ ਉਹਨਾ ਦੇ ਵਿਚ

ਹਾਂਜੀ ਮੈਂ ਦੱਸਦੀ ਆ ਜੈਪੁਰ ਸ਼ਹਿਰ ਆ ਨਾ ਜੇਹੜਾ ਇਸ ਦਾ ਜਿਹੜਾ ਇਤਿਹਾਸ ਹੈ ਜਿਵੇ ਸਥਾਪਨਾ ਕਹਿ ਦਿੱਤੀ ਤੁਸੀ ਕੈਂਦੇ ਜੈਪੁਰ ਦੀ ਸਥਾਪਨਾ ਅੰਬਰ ਦੇ ਰਾਜੇ ਮਹਾਰਾਜਾ ਜਿਹੜੇ ਸਵਾਈ ਜੈ ਸਿੰਘ ਨੇ ਓਨਾ ਦ੍ਵਾਰਾ ਅਠਾਰਾਂ ਨਵੰਬਰ ਸਤਾਰਾਂ ਸੋ ਸਤਾਰਾਂ ਸੋ ਸਤਾਈ ਨੂੰ, ਕੀਤੀ ਸੀ ਤੇ ਉਸ ਨੇ ਕਹਿੰਦੇ ਵੀ ਸੋਲਾਂ ਸੋ ਨਿੰਨੀਨਵੇ ਤੋਂ ਲੈਕੇ ਸਤਾਰਾਂ ਸੋ ਤਰਤਾਲੀ ਤਕ ਰਾਜ ਕੀਤਾ ਸੀ ਫੇਰ ਉਸ ਨੇ ਆਪਣੀ ਰਾਜਧਾਨੀ ਅੰਬਰ ਤੋਂ ਗਿਆਰਾਂ ਕਿੱਲੋਮੀਟਰ ਦੂਰ ਜੇਹੜਾ ਜੈਪੁਰ ਆ ਓਂਦੇ ਵਿਚ ਇਕ ਤਬਦੀਲ ਕਰਨ ਦੀ ਯੋਜਨਾ ਬਣਾਈ ਸੀ ਤਾ ਜੋ ਕੈਂਦੇ ਜੋ ਵਾਦਦੇ ਲੋਕਾਂ ਨਾ ਇਕ ਜਿਹੜਾ ਅਨੁਕੂਲਣ ਬਨਾਯਾ ਜਾ ਸਕੇ ਅਬਾਦੀ ਦੇ ਪਾਣੀ ਦੀ ਕਮੀ ਉਹ ਵਧਦੀ ਗਈ ਜੈ ਸਿੰਘ ਨੇ ਜੇਹੜੇ ਓਨਾ ਦੇ ਜੈਪੁਰ ਦੇ ਯੋਜ ਜੈਪੁਰ ਦੇ ਖਾ ਖਾਕੇ ਯੋਜਨਾਵਾਂ ਬਣਾਉਂਦੇ ਸਮੇ ਨਾ ਓਹਨਾ ਨੇ ਇਕ architecture ਯਾ ਜਿਹੜੇ ਓਹਨਾ ਦੀਆਂ ਕਿਤਾਬਾਂ ਦੀ ਸਲਾਹ ਲਈ ਸੀ ਓਨਾ ਨੇ ਫੇਰ ਜੇਹੜੇ ਇਕ ਕਹਿੰਦੇ ਇਕ ਜੇਹੜਾ ਵਿਦਿਆਧਰ ਹੈ ਓਥੇ ਦਾ ਵੀ ਜਿਹੜਾ ਭੱਟਾਚਾਰੀਆ ਆ ਓਥੋਂ ਦਾ ਵੀ ਇਕ ਕਹਿੰਦੇ horticulture ਆ ਨਾ ਮਾਰਗਦਰਸ਼ਨ ਓ ਵੀ ਸ਼ਾਮਿਲ ਸੀ ਓਥੇ ਜੈਪੁਰ ਜੈਪੁਰ ਦੀ ਜੇਹੜੀ ਯੋਜਨਾ ਆ ਵਸਤੂ ਸ਼ਾਸਤਰ ਅਹ ਸ਼ਿਲਪਾ ਸਾਸਤ੍ਰ ਤੇ ਕਹਿੰਦੇ ਸਿਧਾਂਤਾਂ ਦੇ ਆਧਾਰ ਤੇ ਕੀਤੀ ਗਯੀ ਸੀ ਜੇਹੜੀ ਸ਼ਹਿਰ ਦੀ ਉਹ ਸਾਰੀ ਆ ਓਹੋ ਸਤਾਰਾਂ ਸੋ ਛੱਬੀ ਵਿਚ ਸ਼ੁਰੂ ਹੋਈ ਸੀ ਓਨਾ ਦੀ ਜਿਹੜੇ ਮੁਖ ਸੜਕਾਂ ਸੀ ਦਫਤਰਾਂ ਮਹਿਲਾਂ ਨੂੰ ਕਹਿੰਦੇ ਪੂਰਾ ਕਰਨ ਵਿਚ ਨਾ ਚਾਰ ਸਾਲ ਲੱਗੇ ਸੀ ਉੰਨਾ ਨੂੰ ਉਹ ਭਾਰਤ ਵਿਚ ਮੁਗ਼ਲ ਸ਼ਾਸ਼ਕ ਮੁਗਲ ਜਿਹੜੇ ਸ਼ਾਸ਼ਕ ਨੇ ਓਨਾ ਦੇ ਦੌਰਾਨ ਤਾਂ ਜਿਹੜੇ ਸਤਾਰਵੀਂ ਸਦੀ ਏ ਓਨਾ ਦਾ ਵੀ ਕਹਿੰਦੇ ਇਕ ਉੰਨਾ ਨੇ architecture ਆ ਨਾ ਜੇਹੜਾ ਓ ਪੂਰਾ ਯੁਗ ਸ਼ਹਿਰ ਦੀ ਸੀ ਓਦੇ ਨਾਲ architecture ਦਾ ਓਹਨਾ ਤੇ ਬਹੁਤ ਪ੍ਰਭਾਵ ਪਿਆ ਸੀ ਇਸ ਲਈ ਕਹਿੰਦੇ ਇਸ ਦਾ ਜੇਹੜਾ ਜਿਆਦਾ ਹਿੱਸਾ ਆ ਓ ਮੁਸਲਿਮ ਮੁਸਲਿਮ ਸੰਸਾਰ ਭਰ ਦੀਆ architecture ਆ ਨਾ ਓਨਾ ਦੀਆਂ ਸ਼ੈਲੀਆਂ ਨਾਲ ਮਿਲਦਾ ਜੁਲਦਾ ਰਿਹਾ ਆ ਸ਼ਹਿਰ ਨੂੰ ਨੋ ਜਿਹੜੇ ਬਲਾਕਾਂ ਵਿਚ ਵੰਡੀਆਂ ਗਯਾ ਸੀ ਜਿੰਨਾ ਵਿਚੋਂ ਕਹਿੰਦੇ ਦੋ ਰਾਜ ਦੀਆ ਇਮਾਰਤਾਂ ਮਹਲ ਸਨ ਬਾਕੀ ਤਾ ਕਹਿੰਦੇ ਸੱਤਾ ਲੋਕਾਂ ਨੂੰ ਇਕ ਜੇਹੜਾ alert ਹੀ ਕੀਤੇ ਜਾ ਸਕਦੇ ਸੀ ਸਤ ਕਿਲਾ ਬੰਦ ਦਰਵਾਜਿਆਂ ਦ੍ਵਾਰਾ ਵੀ ਕਹਿੰਦੇ ਹੋਏ ਵਿਸ਼ਾਲ ਕਿਨਾਰੇ ਬਣਾਏ ਗਏ ਸੀ ਜਿਹਦੇ ਵਿਚ ਕਹਿੰਦੇ ਸਵਾਈ ਰਾਮ ਸਵਾਈ ਰਾਮ ਸਿੰਘ ਪਹਲੇ ਸ਼ਾਸ਼ਕ ਬਣੇ ਸੀ ਓਥੋਂ ਦੇ ਤੇ ਸ਼ਹਿਰ ਨੂੰ ਕਹਿੰਦੇ ਨੋ ਬਲਾਕਾਂ ਵਿਚ ਵੰਡੀਆਂ ਸੀ ਓਨਾ ਨੇ ਤੇ ਪਹਲੇ ਦੌਰਾਨ ਸ਼ਾਸ਼ਕ ਜੇਹੜੇ ਬਣੇ ਸੀ ਅਠਾਰਾਂ ਸੋ ਸਤਤਰ ਅਠਾਰਾਂ ਸੋ ਸਤਾਠ ਛਯਤਰ ਦੇ ਵਿਚ ਨਾ ਓਨਾ ਨੇ architecture ਆ ਜਿਹੜਾ albert prince of ਓਨਾ ਨੇ ਕਹਿੰਦੇ ਗੁਲਾਬੀ ਰੰਗ ਵਿਚ ਰੰਗੇ ਹੋਏ ਸੀ ਉਹ ਜਿਸ ਦੇ ਨਾਲ ਕਹਿੰਦੇ ਓਨਾ ਨੇ ਜਿਸ ਦੇ ਵਿਚ ਕਹਿੰਦੇ ਜੈਪੁਰ ਨੂੰ ਇਕ ਵਿਲੱਖਣ ਦੇਖ ਗੁਲਾਬੀ ਸ਼ਹਿਰ ਦਾ ਨਾਂ ਦਿਤਾ ਸੀ ਓਨਾ ਨੇ ਅਗਸਤ ਦੇ ਵਿਚ ਉੱਨੀ ਸੋ ਕਯਾਸੀ ਦੇ ਵਿਚ ਕਹਿੰਦੇ ਓਥੇ ਨਾ ਇਕ ਹਵਾਈ ਅੱਡਾ ਆ ਹਵਾਈ ਅਡੇ ਸਮੇਤ ਸ਼ਹਿਰ ਦੇ ਵੱਡੇ ਵੱਡੇ ਖੇਤਰਾਂ ਵਿਚ ਹੜ ਆ ਗਿਆ ਸੀ ਜਿਹੜੇ ਨਤੀਜੇ ਵਜੋਂ ਕਹਿੰਦੇ ਆਠ ਲੋਕਾਂ ਦੀ ਮੌਤ ਹੋ ਗਯੀ ਸੀ ਤੇ ਸ਼ਹਿਰ ਦੇ ਜਿਹੜੀਆਂ ਕੁਛ ਦਰਯਾਵਤੀ ਨਦੀ ਨੂੰ ਓਨਾ ਨੂੰ ਕਹਿੰਦੇ ਬਹੁਤ ਮੁਸ਼ਕਿਲ ਹੋਈ ਸੀ ਓ ਜੇਹੜੇ ਤਿੰਨ ਤਿੰਨ ਦਿਨ ਹੜ ਆਲੇ ਲਗਾਤਾਰ ਬੱਦਲ ਫਟਣ ਕਾਰਨ ਵੀ ਕਹਿੰਦੇ ਜਿਸ ਨਾਲ ਉਹਨਾਂ ਨੂੰ ਸਲਾਨੀ ਔਸਤ ਓ ਜਾਦਾ ਵੱਧ ਗਈ ਸੀ ਓਥੇ ਜਦੋ ਮੀਂਹ ਪੈਂਦਾ ਸੀ hello ਹਾਂਜੀ ਹਾਂਜੀ ਮੈ ਕਿਹਾ ਜਿਥੇ ਏਨਾ ਦੀ ਜਿਹੜੀ ਔਸਤ ਨਾਲੋਂ ਵੱਧ ਜਿਹੜਾ ਮੀਂਹ ਪਿਆ ਸੀ ਓਥੇ ਫੇਰ ਏਨਾ ਦਾ ਇਕ ਜੇਹੜਾ ਔਸਤ ਹੈ ਨਾ ਓਥੇ ਜਿਆਦਾ ਮੀਂਹ ਪੈਣ ਲੱਗ ਕੇ ਓਹ ਵੱਧ ਗਿਆ ਸੀ ਉਹ ਓਥੇ ਮੀਂਹ ਬਹੁਤ ਪਿਆ ਸੀ ਔਸਤ ਵੀ ਵੱਧ ਗਈ ਸੀ ਓਥੋਂ ਦੀ ਠੀਕ ਏ ਤੇ ਜੇਹੜੀ ਉੱਨੀ ਸੋ ਸੰਤਾਲੀ ਦੇ ਵਿਚ ਅਹ ਅਜਾਦੀ ਤੋਂ ਬਾਦ ਜੈਪੁਰ ਨੇ ਅਹ ਰਾਜਸਥਾਨ ਦੇ ਨਵੇਂ ਬਣੇ ਰਾਜ ਦੀ ਰਾਜਧਾਨੀ ਬਣਾਈ ਤੇ ਇਸ ਬਾਰੇ ਥੋੜਾ ਮੈਨੂੰ ਦਸੋਗੇ hello ਹਾਂਜੀ ਹਾਂਜੀ question ਕਿਹੜਾ ਸੀ ਦੁਆਰਾ ਮੈਨੂੰ ਥੋਡਾ ਇਹ ਸਮਝ ਨਹੀਂ ਲੱਗੀ ਮੈਨੂੰ ਜ ਮਤਲਬ ਜਿਵੇ ਜੈਪੁਰ ਸ਼ਹਿਰ ਦੇ ਇਤਿਹਾਸ ਬਾਰੇ ਦਸੋਗੇ

ਅਗਸਤ ਉਣੀ ਸੋ ਕਯਾਸੀ ਦੇ ਵਿਚ ਨਾ ਕਹਿੰਦੇ ਹਵਾਈ ਅੱਡੇ ਸਮੇਤ ਸ਼ਹਿਰ ਦੇ ਵੱਡੇ ਵੱਡੇ ਖੇਤਰਾਂ ਵਿਚ ਹੜ ਆ ਗਿਆ ਸੀ ਜਿਹਦੇ ਨਤੀਜੇ ਵਜੋਂ ਕਹਿੰਦੇ ਜਿਹੜੇ ਅੱਠ ਲੋਕਾਂ ਦੀ ਮੌਤ ਹੋ ਗਈ ਸੀ ਓਥੇ ਮਤਲਬ ਜਿਹੜਾ ਇਹਦਾ ਇਤਿਹਾਸ ਆ ਓ ਕਾਫੀ ਵੱਡਾ ਆ ਏਹਦੇ ਵਿਚ ਇੰਨਾ ਦੀਆਂ ਬਹੁਤ ਸਾਰੀਆਂ ਰਾਜਧਾਨੀਆਂ ਵੀ ਸ਼ਾਮਿਲ ਕੀਤੀ ਗਈਆਂ ਨੇ

ਹਾਂਜੀ ਕਹਿੰਦੇ ਜਿਹੜੇ ਜਿਹੜਾ ਜੈਪੁਰ ਸ਼ਹਿਰ ਐ ਨਾ ਇਹਦੀ ਜਿਹੜੀ ਸਥਾਪਨਾ ਅੰਬਰ ਦੇ ਰਾਜੇ ਮਹਾ ਮਹਾਰਾਜਾ ਜੇਹੜਾ ਸਵਾਈ ਜਿਹੜਾ ਸਵਾਈ ਜੈ ਸਿੰਘ ਸੀ ਓਹਦੇ ਦ੍ਵਾਰਾ ਅਠਾਰਾਂ ਨਵੰਬਰ ਸਤਾਰਾਂ ਸੋ ਸਤਾਈ ਨੂੰ ਕਿੱਤੀ ਗਯੀ ਆ ਜਿਸਦੇ ਵਿਚ ਕਹਿੰਦੇ ਓਨਾ ਨੇ ਸੋਲਾਂ ਸੋ ਨਿਨਿਨਵੇ ਤੋਂ ਲੈਕੇ ਸਤਾਰਾਂ ਸੋ ਤਰਤਾਲੀ ਤਕ ਰਾਜ ਕੀਤਾ ਸੀ ਉਸ ਨੇ ਆਪਣੀ ਰਾਜਧਾਨੀਆਂ ਅੰਬਰ ਤੋਂ ਗਿਆਰਾਂ ਕਿੱਲੋਮੀਟਰ ਦੀ ਦੂਰ ਤੇ ਜੇ ਜੈਪੁਰ ਤਬਦੀਲ ਕੀਤਾ ਸੀ ਓਨਾ ਨੇ ਇਕ ਆ ਜਿਹੜਾ ਯੋਜਨਾ ਬਣਾਈ ਸੀ ਜੈਪੁਰ ਦਾ ਓਥੋਂ ਦਾ ਕਹਿੰਦੇ ਲੋਕਾਂ ਨੂੰ ਨਾ ਇਕ ਅਨੁਕੂਲਣ ਵੀ ਬਨਾਯਾ ਜਾ ਸਕੇ ਓਨਾ ਨੇ ਆਪਣੇ ਸੋਚ ਵਿਚਾਰ ਕੇ ਸਬ ਕੰਮ ਕੀਤਾ ਸੀ ਜਿਹਦੇ ਵਿਚ ਕਹਿੰਦੇ ਅਬਾਦੀ ਦੀ ਜਿਹੜੀ ਅਹ ਅਹ ਜੈਪੁਰ ਦੇ ਵਿਚ ਅਬਾਦੀ ਵੀ ਵਧਦੀ ਗਈ ਤੇ ਪਾਣੀ ਦੀ ਕਮੀ ਵੀ ਹੁੰਦੀ ਗਈ ਤੇ ਓਥੋਂ ਦਾ ਹੀ ਕਹਿੰਦੇ ਜਿਹੜਾ ਇਕ architecture ਆ ਓਂਹਦੇ ਵਿਚ ਵੀ ਇਕ ਮਾਰਗਦਰਸ਼ਕ ਤਹਤ ਜੈਪੁਰ ਦੀ ਯੋਜਨਾ ਵਸਤੂ ਸ਼ਾਸਤ੍ਰ ਸ਼ਿਲਪਾ ਸ਼ਾਸਤ੍ਰ ਦੇ ਸਿਧਾਂਤਾਂ ਦੇ ਅਧਾਰ ਤੇ ਕੀਤੀ ਗਯੀ ਸੀ ਤੇ ਜਿਹੜੀ ਆ ਸ਼ਹਿਰ ਦੀ ਵਸਾਰੀ ਆ ਜੈਪੁਰ ਦੀ ਇਹ ਸਤਾਰਾਂ ਸੋ ਛੱਬੀ ਵਿਚ ਸ਼ੁਰੂ ਹੋਈ ਸੀ ਇਹਦੇ ਇਹਦੇ ਵਿਚ ਜਿਵੇ ਮੁਖ ਸੜਕਾਂ ਦਫਤਰ ਮਹਿਲਾਵਾਂ ਨੂੰ ਪੂਰਾ ਕਰਨ ਵਿਚ ਕਹਿੰਦੇ ਸਬ ਕੁਛ ਕ ਅਹ ਚਾਰ ਸਾਲ ਲੱਗ ਗਏ ਸੀ ਏਨਾ ਨੂੰ ਬਣੌਨ ਦੇ ਵਿਚ ਫੇਰ ਓਦਾਂ ਹੀ ਇਸ ਦੇ ਲਈ ਕਹਿੰਦੇ ਜਿਹੜਾ ਜ਼ਿਆਦਾਤਰ ਹਿੱਸਾ ਆ ਨਾ ਇਹਦੇ ਵਿਚ ਮੁਸਲਿਮ ਸੰਸਾਰ ਦੀਆਂ ਜਿਹੜੀਆਂ architecture ਨੇ ਓ ਸ਼ੈਲੀਆਂ ਨਾਲ ਬਹੁਤ ਮਿਲਦਾ ਜੁਲਦਾ ਆ ਤੇ ਇਹਨਾਂ ਦੇ ਕਹਿੰਦੇ ਸਤ ਜਿਹੜਾ ਕਿਲਾ ਬੰਦ ਦਰਵਾਜਿਆਂ ਦਾ ਪੂਰੇ ਵਿੰਨ੍ਹੇ ਹੋਏ ਵਿਸ਼ਾਲ ਕਿਨਾਰੇ ਵੀ ਬਣਾਏ ਗਏ ਨੇ ਜੈ ਸਿੰਘ ਨੇ ਪਹਿਲਾ ਦੇ ਸ਼ਾਸ਼ਨ ਦੌਰਾਨ ਨਾ ਓਨਾ ਨੇ ਅਠਾਰਾਂ ਸੋ ਛਯਾਤਰ ਦੇ ਵਿਚ ਜਿਹੜਾ ਇਕ architecture albert ਹੈ ਓਵੀ ਏਨਾ ਨੂੰ ਕਿਹਾ ਜਾਂਦਾ ਸੀ ਜਿਹਦੇ ਵਿਚ ਕਹਿੰਦੇ ਸਵਾਗਤ ਲਈ ਇਹਨਾਂ ਨੂੰ ਨਾ ਇਕ ਗੁਲਾਬੀ ਸ਼ਹਿਰ ਗੁਲਾਬੀ ਰੰਗ ਭੇਟ ਕੀਤਾ ਸੀ ਜਿਹਦੇ ਕਰਕੇ ਬਹੁਤ ਸਾਰੇ ਰਸਤੇ ਅਜੇ ਵੀ ਕਹਿੰਦੇ ਗੁਲਾਬੀ ਰੰਗ ਵਿਚ ਹੀ ਨੇ ਜਿਹਦੇ ਨਾਲ ਕਹਿੰਦੇ ਜੈਪੁਰ ਨੂੰ ਵਿਲੱਖਣ ਦਿਖਾਈ ਦਿੰਦਿਆਂ ਤੇ ਇਸ ਨੂੰ ਗੁਲਾਬੀ ਸ਼ਹਿਰ ਵੀ ਕਿਹਾ ਜਾਂਦਾ ਆ ਤੇ ਓਥੋਂ ਦਾ ਕਹਿੰਦੇ ਜਦੋ ਅਠਾਰਾਂ ਅਗਸਤ ਉੱਨੀ ਸੋ ਕਯਾਸੀ ਵਿਚ ਹਵਾਈ ਅੱਡੇ ਸਮੇਤ ਨਾ ਵੱਡੇ ਵੱਡੇ ਖੇਤਰਾਂ ਵਿਚ ਹੜ ਆ ਗਿਆ ਸੀ ਜਿਸਦੇ ਨਤੀਜੇ ਵਜੋਂ ਅਠ ਲੋਕਾਂ ਦੀ ਮੌਤ ਹੋ ਗਯੀ ਸ਼ਹਿਰ ਦੀਆ ਜੇੜੀਆਂ ਉਹ ਰਵਾਇਤੀ ਨੇ ਓਨਾ ਨੂੰ ਵੀ ਨਦੀਆਂ ਨੂੰ ਕਾਫੀ ਨੁਕਸਾਨ ਹੋਇਆ ਸੀ ਓਥੇ ਦੇ ਕਾਫੀ ਬੱਦਲ ਫਟ ਗਏ ਸੀ ਜਿਹਦੇ ਨਾਲ ਸਾਲਾਨਾ ਔਸਤ ਸੀ ਜਿਹੜਾ ਓਥੇ ਵੀ ਕਾਫੀ ਮੀਂਹ ਪਿਆ ਸੀ ਹਾਂਜੀ ਤੇ ਕਿ ਤੁਸੀ ਮੈਨੂੰ ਅਹ ਜੈਪੁਰ ਸੈਰ ਅਹ ਸਪਾਟੇ ਅਹ ਸੈਰ ਸਪਾਟੇ ਬਾਰੇ ਕੁਝ ਦਸ ਸਕਦੇ ਓ ਹਾਂਜੀ ਮੈਂ ਦਸ ਦੇਣੀ ਆ ਤੁਹਾਨੂੰ ਏਹਦੇ ਬਾਰੇ ਵੀ ਇਹਦੇ ਵਿਚ ਨਾ ਕਹਿੰਦੇ ਜੈਪੁਰ ਭਾਰਤ ਇਕ ਪ੍ਰਮੁੱਖ ਅਹ ਪ੍ਰਮੁੱਖ ਸੈਰ ਸਪਾਟਾ ਸਥਾਨ ਆ ਜੋ ਕਹਿੰਦੇ ਸੁਨੈਰੀ ਤਾਰਕੋਨਾ ਦਾ ਇਕ ਹਿੱਸਾ ਆ ਦੋ ਹਜਾਰ ਆਠ ਜਿਹੜਾ continent ਆ ਓਂਦਾ twelve ਜਿਹੜਾ ਚ ਨਾ ਜਿਹੜਾ ਸਰਵੇਖਣ ਵਿਚ ਆ ਸਰਵੇਖਣ ਵਿਚ ਓਹਨੂੰ ਜੈਪੁਰ ਏਸ਼ੀਆ ਵਿਚ ਸੈਰ ਕਰਨ ਲਈ ਅਹ ਸਤਵੇਂ ਸਥਾਨ ਦਾ ਜਿਹੜਾ ਦਰਜਾ ਦਿੱਤਾ ਸੀ ਓਹਨੂੰ ਤੇ ਦੋ ਹਜਾਰ ਪੰਦਰਾਂ ਦੇ ਵਿਚ choice award ਆ ਜਿਹੜਾ ਦੇ ਅਨੁਸਾਰ ਨਾ ਜੈਪੁਰ ਸਾਲ ਲਈ ਕਹਿੰਦੇ ਭਾਰਤੀ ਸਥਾਨਾਂ ਵਿੱਚੋ ਇਕ ਆ ਤੇ ਓਦੇ ਵਿਚ ਜਿਹੜਾ ਰਾਜ ਪੈਲੇਸ ਹੋਟਲ ਆ ਉਸਦਾ ਜਿਹੜਾ bill ਆ ਕਕਹਿੰਦੇ ਕੁਛ ਪੰਤਾਲੀ ਕ ਹਜਾਰ ਪ੍ਰਤੀ ਲੱਗਦਾ ਆ ਜਿਹਦੇ ਵਿਚ ਕਹੀਂਦੇ ਦੋ ਹਜਾਰ ਬਾਰਾਂ ਵਿਚ CNN ਦੇ ਨਾ ਵਿਸ਼ਵ ਦੇ ਪੰਦ੍ਰਹ ਸਬਤੋ ਮੰਹਗੇ ਪੰਦਰਾਂ ਹੋਟਲਾਂ ਵਿੱਚੋ ਦੂਜੇ ਸਥਾਨ ਤੇ ਸੂਚੀਬੱਧ ਵਿਚ ਕੀਤਾ ਗਿਆ ਸੀ ਉਹਨਾਂ ਦੇ ਜਿਹੜੇ ਸ਼ਹਿਰ ਦੇ ਸਬਤੋ ਮਸ਼ਹੂਰ ਹੋਟਲ ਸੀ ਓਹਨਾ ਵਿੱਚੋ ਆਯਾ ਸੀ ਏ ਜੈਪੁਰ ਪ੍ਰਦਰਸ਼ਨੀ ਦੇ ਵਿਚ ਕਹਿੰਦੇ convention center ਏ ਨਾ ਜੇਹੜਾ ਓਥੇ ਰਾਜਸਥਾਨ ਦਾ ਸਬਤੋ ਵੱਡਾ ਸੰਮੇਲ ਪ੍ਰਦਰਸ਼ਨ ਕਰਦੀ air ਵਿਸਤਾਰਾ ਜੈਪੁਰ jewelry show smart ਅਹ stone art ਦੋ ਹਜਾਰ ਪੰਦਰਾਂ ਦੇ ਵਿਚ ਰਾਜਸਥਾਨ ਇਕ ਜਿਹੜੀ partnership ਆ ਉਹ ਵੀ ਏਨਾ ਨੇ ਕੀਤੀ ਸੀ ਦੋ ਹਜਾਰ ਪੰਦਰਾਂ ਦੇ ਵਿਚ ਤੇ ਹੋਰ ਵੀ ਏਨਾ ਨੇ ਵੱਡੇ ਵੱਡੇ ਸਮਾਗਮਾਂ ਦਾ ਆਯੋਜਨ ਕੀਤਾ ਸੀ ਏਨਾ ਨੇ ਓਥੇ ਜਿਵੇ ਹੁਣ ਆਪ ਜਿਹੜੇ ਸੈਰ ਸਪਾਟਾ ਸੀ ਆਪ ਓਦੀ ਵੀ ਗੱਲ ਕਰ ਲਈਏ ਸੈਲਾਨੀਆਂ ਦੇ ਜਿਹੜੇ ਆਕਰਸ਼ਣ ਵਿਚ ਨਾ ਕਹਿੰਦੇ ਇਨਾ ਨੇ ਇਕ ਬਿੜਲਾ ਆ ਜਿਹੜਾ ਬਿੜਲਾ auditorium ਬਨਾਯਾ ਗਯਾ ਆ ਇਕ auditorium hall ਬਨਾਯਾ ਗਿਆ ਆ ਅਜਾਯਬਘਰ ਹਵਾਮਹਲ ਜਲਮਹਲ ਸਿਟੀਪਲੈਸ ਅਜਮੇਰ ਕਿਲਾ ਜੰਤਰ ਮੰਤਰ ਨਾਹਰਗੜ੍ਹ ਕਿਲਾ ਜੇਗਰ ਕੀੜਾ ਜੇਗਰ ਕਿਲਾ ਬਿਰਲਾ ਮੰਦਿਰ ਗਲਤਾਜੀ ਗੋਵਿੰਦਦੇਵ ਮੰਦਰ ਗੜ ਗੜਗੇਸ਼ਨ ਮੌਤ ਮੰਦਿਰ ਮੋਤੀਢੁੰਗਾਰੀ ਗਣੇਸ਼ ਮੰਦਿਰ ਦੇ ਵਿਚ ਜਿਹੜੇ ਜੇ ਜੈਨ ਮੰਦਿਰ ਹਨਾ ਓਥੋਂ ਦੇ ਜੈਪੁਰ ਦਾ ਜੇਹੜਾ ਚਿੜੀਆਘਰ ਆ ਓਂਦੇ ਵਿਚ ਵੀ

ਆਕਾਰ ਦਾ ਸਮਾਰਕ ਬਨਾਯਾ ਆ ਓਹਨਾ ਨੇ ਉਸ ਦੇ ਵਿਚ ਓਸ ਦੇ ਉਚੇ ਅਧਾਰ ਨੇ ਜਿਹੜੇ ਓਹ ਪੰਦਰਾਂ ਮੀਟਰ ਪੰਜਾ ਫੁੱਟ ਉਚਾ ਆ ਸਿਸੋਸਿਯਾ ਦੀ ਜੇਹੜੀ ਰਾਨੀ ਆ ਓਂਦੇ ਬਾਗ ਦੇ ਵਿਚ ਜਿਹੜਾ ਇਕ ਜੈਪੁਰ ਪ੍ਰਮੁੱਖ ਵੀ ਪਾਰਕ ਹੈਗਾ ਓਥੇ ਰਾਜਮੰਦਰ ਜੈਪੁਰ ਦਾ ਕਹਿੰਦੇ ਇਕ ਪ੍ਰਸਿੱਧ cinema hall ਵੀ ਹੈ ਓਥੇ ਜੈਪੁਰ ਦੇ ਕੋਲ ਕਹਿੰਦੇ ਇਕ ਹੌਟ ਅਹ hot air ਜੇਹੜਾ balloon ride ਆ

ਸੱਭਿਆਚਾਰ ਚ ਕਿ ਕਿ ਹੁੰਦਾ ਕਿ ਕਿ ਆਂਦਾ ਇਸ ਬਾਰੇ ਥੋੜਾ ਦਸ ਸਕਦੇ ਓ ਹਾਂਜੀ ਮੈਂ ਦੱਸਦੀ ਆ ਥੋਨੂੰ ਜੈਪੁਰ ਦਾ ਜਿਹੜਾ ਸੱਭਿਆਚਾਰ ਆ ਨਾ ਓ ਕਹਿੰਦੇ ਇਕ ਜੇਹੜਾ architecture ਚਾਰਲਸ ਕੋਰੀਆ ਰਵਿੰਦਰ ਮੰਚ ਦ੍ਵਾਰਾ ਬਣਾਏ ਗਏ ਜਿਹੜੇ ਜਵਾਰ ਕਲਾ ਨੇ ਓਨਾ ਦੀਆ ਜਿਵੇ ਕੇਂਦਰ ਵਰਗੀਆਂ ਬਹੁਤ ਸਾਰੀਆਂ ਜਿਵੇਂ ਸੱਭਿਆਚਾਰਕ ਥਾਵਾਂ ਨੇ ਸਰਕਾਰੀ ਕੇਂਦਰ ਆ ਜਿਹੜਾ ਓਹਦੇ ਵਿਚ ਵੀ ਕਹਿੰਦੇ ਇਕ ਅਜਾਇਬ ਘਰ ਆ ਓਹਦੇ ਵਿਚ ਵੀ ਕਾਫੀ ਕਈ ਜੇੜੀਆਂ ਕਲਾ ਨੇ ਪੁਰਾਤਨ ਅਵਸਥਾ ਮੇਜ਼ਬਾਨੀ ਕਰਦੇ ਓਨਾ ਦੀ ਹਵਾ ਮਹਲ ਵਿਖੇ ਨਾ ਕਹਿੰਦੇ ਇਕ ਜੇਹੜਾ ਅਹ ਸਰਕਾਰੀ ਅਜਾਇਬ ਘਰ ਵੀ ਆ ਓਥੇ ਇਕ ਵਿਰਾਟ ਨਗਰ ਵੀ ਆ ਓਥੇ art gallery ਵੀ ਆ ਓਥੇ ਸ਼ਹਿਰ ਦੇ ਆਲੇ ਦਵਾਲੇ ਰਾਜਸਥਾਨੀ ਸੱਭਿਆਚਾਰ ਨੂੰ ਦਰਸ਼ਾਉਂਦੀਆਂ ਮੂਰਤੀਆਂ ਵੀ ਨੇ ਤੇ ਜੈਪੁਰ ਦੀਆ ਜੇੜੀਆਂ ਸਾਰੀਆਂ ਪਰੰਪਰਾਵਾਂ ਨੇ ਨਾ ਉਹ ਦੁਕਾਨਾਂ ਤੇ ਹਨ ਕਹਿੰਦੇ ਜੋ ਵੀ ਜਿਹੜੀ ਪੁਰਾਤਨ ਚੀਜਾਂ ਸੱਭਿਆਚਾਰਕ ਮੂਰਤੀਆਂ ਨੂੰ ਦਰਸ਼ਾਉਂਦੀਆਂ ਨੇ ਇਕ ਜੇਹੜੀ ਓਹਨਾ ਦੀ ਦਸਤਕਾਰੀ ਓਹ ਵੀ ਵੇਚਦਿਆਂ ਨੇ ਨਾਲ ਹੀ ਕਹਿੰਦੇ ਅਨੋਖੀਆਂ ਜਿਹੜੀਆਂ ਰਵਾਇਤੀ ਤਕਨੀਕਾਂ ਨੇ ਓਹਨਾ ਨੂੰ ਮੁੜ ਕਰਨ ਵੇਲੇ ਸੰਕਾਲੀ brand ਬਣਦਾ ਆ ਇਕ ਜੈਪੁਰ ਦੇ ਪੁਰਾਣੇ ਸ਼ਾਸ਼ਕਾਂ ਨੇ ਬਹੁਤ ਸਾਰੀਆਂ ਕਲਾਵਾਂ ਸ਼ਿਲਪਕਾਰੀ ਵੀ ਕੀਤੀ ਆ ਓਹਨਾ ਨੇ ਓਹਨਾ ਦੇ ਸ਼ਹਿਰ ਵਿਚ ਵਸਣ ਵਾਲੇ ਦੇਸ਼ ਵਿਦੇਸ਼ ਦੇ ਹੁਨਰਮੰਦ ਕਾਰੀਗਰਾਂ ਕਲਾਕਾਰਾਂ ਸ਼ਿਲਪਕਾਰਾਂ ਨੂੰ ਸੱਦਾ ਦਿੱਤਾ ਜਾਂਦਾ ਆ ਤੇ ਦਿੱਤਾ ਹੋਇਆ ਆ ਕੁਝ ਜੇਹੜੇ ਅਹ ਸ਼ਿਲਪਕਾਰੀ ਨੇ ਨਾ ਓਹਨਾ ਦੇ ਬੰਦੀ ਜਿਹੜੇ block painting ਨੇ ਪੱਥਰ ਤੇ ਨਕਾਸ਼ੀ ਚੂੜੀਆਂ ਮੂਰਤੀ ਤਰਕਸ਼ੀ ਅਹ ਜਰੀ ਗੋਟਾ ਪੱਤੀ ਕਿਨਾਰੀ ਜਰਦੋਸ਼ੀ ਚਟਨੀ ਚੰਡੀ ਦੇ ਗਹਿਣੇ ਰਤਨ ਕੁੰਦਨ ਮਿਨਾਰੀ ਮੀਨਾਕਾਰੀ ਗਹਿਣੇ ਤੇ ਓਹਨਾ ਦੀਆ ਲਖ ਦੀਆ ਚੂੜੀਆਂ ਲਘੁ ਚਿੱਤਰਕਾਰੀ ਨੀਲੇ ਮਿੱਟੀ ਦੇ ਬਰਤਨ ਹਾਥੀ ਦੰਦ ਦੀ ਜਿਹੜੀ ਇਕ ਨਕਾਸ਼ੀ ਓਹ ਸਬ ਏਹਨਾ ਦੇ ਸੱਭਿਆਚਾਰ ਵਿਚ ਸ਼ਾਮਿਲ ਆ ਚਮੜੇ ਦਾ ਇਕ ਸਨਮਾਨ ਐ ਜਿਹਦੇ ਵਿਚ ਜੈਪੁਰ ਦੀਆ ਆਪਣੀਆਂ ਪ੍ਰਦਰਸ਼ਨ ਕਰਨ ਵਾਲਿਆਂ ਕਲਾਵਾਂ ਸ਼ਾਮਿਲ ਨੇ ਕਥਕ ਲਈ ਕਹਿੰਦੇ ਇਕ ਜੈਪੁਰ ਘਰਾਣਾ ਹੈ ਨਾ ਓਹ ਕੱਥਕ ਦੇ ਪ੍ਰਮੁੱਖ ਉਤਰੀ ਭਾਰਤ ਨਾਚ ਹੈ ਜਿਹਦੇ ਵਿੱਚ ਤਿੰਨ ਘਰਾਣਿਆਂ ਵਿਚੋਂ ਕਹਿੰਦਾ ਉਹ ਇਕ ਆ ਕਥਕ ਦਾ ਜੈਪੁਰ ਘਰਾਣਾ ਤੇਜ ਗੁੰਜਲਦਾਰ ਨਾਚ ਰੂਪਾਂ ਦਾ ਜਿਹੜਾ ਇਕ ਜੋਸ਼ਲੇ ਸ਼ਰੀਰ ਦੇ ਹਰਕਤਾਂ ਤੇ ਸੂਖਮ ਅਭਿਆਨ ਲਈ ਜਾਣੀਆ ਜਾਂਦਾ ਆ ਕੁਮਾਹਰ ਇਕ ਪ੍ਰਸਿੱਧ ਲੋਕ ਨਾਥ ਸ਼ੈਲੀ ਆ ਤਮਾਸ਼ਾ ਇਕ ਕਲਾ ਰੂਪ ਆ ਕਹਿੰਦੇ ਜਿਥੇ ਓਹਨਾ ਨੇ ਕਤਪੁਤ ਅਹ ਕਠਪੁਤਲੀ ਆ ਜੇਹੜੀ ਓਹਦਾ ਇਕ ਨਾਚ ਨੂੰ ਨਾਟਕ ਦੇ ਰੂਪ ਵਿਚ ਦਖਾਯਾ ਜਾਂਦਾ ਆ ਜੈਪੁਰ ਵਿਚ ਵੀ ਮਨਾਏ ਜਾਂਦੇ ਨੇ ਜੇਹੜੇ ਓਹਨਾ ਵਿੱਚੋ ਵੀ ਕਹਿੰਦੇ ਪ੍ਰਮੁੱਖ ਤਿਓਹਾਰਾਂ ਵਿੱਚੋ ਨਾ ਹਾਥੀ ਦਾ ਤਿਓਹਾਰ ਗੰਗੋਰ ਮੱਰਕ ਸੰਕਰ ਮੱਕਰ ਸਕ੍ਰਾਂਤੀ ਹੋਲੀ ਦੀਵਾਲੀ ਤੀਜ ਈਦ ਮਹਾਵੀਰ ਜੈਅੰਤੀ ਕ੍ਰਿਸਮਸ ਇਹ ਸਾਰੇ ਸ਼ਾਮਿਲ ਨੇ ਓਹਦੇ ਵਿਚ ਪਰ ਕਹਿੰਦੇ ਜੇਹੜਾ ਜੈਪੁਰ ਆ ਜੈਪੁਰ ਦਾ ਇਕ literature festival ਆ ਓਹ ਵੀ ਬੜਾ ਮਸ਼ਹੂਰ ਆ ਏ ਦੁਨੀਆਂ ਦਾ ਸਬਤੋ ਵੱਡਾ ਤੇ ਮੁਫ਼ਤ ਉਤਸਵ ਆ ਜਿਹਦੇ ਵਿਚ ਦੇਸ਼ ਭਰ ਦੇ ਲੇਖਕ ਲੇਖਕ ਤੇ ਓਹਨਾ ਦੇ ਜੇਹੜੇ ਲੇਖਕ ਪ੍ਰੇਮੀ ਹਿੱਸਾ ਲੈਂਦੇ ਨੇ ਏਹਦੇ ਵਿਚ ਹਾਂਜੀ ਕਿ ਤੁਸੀ ਮੈਨੂੰ ਜੈਪੁਰ ਦੇ ਅਹ architecture ਬਾਰੇ ਜਾਣਕਾਰੀ ਦੇ ਸਕਦੇ ਹੋ ਇਹਦੇ ਵਿਚ ਕਿਹੜੇ ਮਤਲਬ ਕਦੋ ਤੋਂ ਸ਼ੁਰੂ ਹੋਈ ਸੀ ਗੀ ਹਾਂਜੀ ਮੈਂ ਦੱਸਦੀ ਆ ਤੁਹਾਨੂੰ ਇਹਦੇ ਬਾਰੇ ਵੀ ਇਹਦਾ ਜਿਹੜਾ ਆਰ architecture ਹੈ ਨਾ ਇਹ ਸਤਾਰਾਂ ਸੋ ਸਤਾਈ ਦੇ ਵਿਚ ਵਿਦਿਆ ਜੇਹੜਾ ਵਿਦ੍ਯਾਧਰ ਭਟ੍ਟਾਚਾਰਯ ਦ੍ਵਾਰਾ ਨਾ ਇਕ ਭਾਰਤੀ ਜੇਹੜਾ ਵਸਤੂਸ਼ਾਸ੍ਤਰ ਆ ਓਹਦੇ ਅਨੁਸਾਰ ਇਕ ਸ਼ਹਿਰ ਦੀ ਯੋਜਨਾ ਬਣਾਈ ਸੀ ਜਿਥੇ ਕਹਿੰਦੇ ਤਿੰਨ ਦਰਵਾਜੇ ਪੂਰਵ ਪੱਛਮ ਤੇ ਉੱਤਰ ਵੱਲ ਨੇ ਪੂਰਵੀ ਦਰਵਾਜੇ ਨੂੰ ਇਕ ਕਹਿੰਦੇ ਵੀ ਇਕ ਜੇਹੜਾ ਓਹ ਹੈ ਅਹ solar ਸੂਰਜ ਪੁਲ ਜਿਹਨੂੰ ਸੂਰਜ ਦਰਵਾਜਾ ਵੀ ਕਿਹਾ ਜਾਂਦਾ ਆ ਪੱਛਮ ਦਰਵਾਜੇ ਨੂੰ ਕਹਿੰਦੇ ਚੰਦ ਪੋਲ ਜੇਹੜਾ ਚੰਦ ਦਾ ਦਰਵਾਜਾ ਉਹ ਵੀ ਕਿਹਾ ਜਾਂਦਾ ਆ ਜੇਹੜਾ ਉੱਤਰੀ ਦਰਵਾਜਾ ਹੈ ਓਹਦੇ ਵਿਚ ਅਹ ਜੇਹੜਾ ਅਮੇਰ ਦੀ ਜੱਦੀ ਰਾਜਧਾਨੀ ਏਹ ਜੇਹੜਾ ਸ਼ਹਿਰ ਏ ਏਹ ਪੂਰਵ ਆਧੁਨਿਕ ਭਾਰਤੀ ਸ਼ਹਿਰਾਂ ਵਿਚ ਇਸ ਦੀਆ ਜਿਹੜੀਆਂ ਗਲੀਆਂ ਨੇ ਓਹਨਾ ਦਾ ਕਹਿੰਦੇ ਇਕ ਆ ਤੇ ਉਸ ਅਸਧਾਰਨ ਹੈ ਜਿਹੜੇ ਵਿਚ ਚੌਂਤੀ ਮੀਟਰ ਇਕ ਸੋ ਗਿਆਰਾਂ ਫੁੱਟ ਚੋਡੀਆਂ ਚੋਡੀਆਂ ਗਲੀਆਂ ਨੇ

ਤੇ ਇਕ ਨਾਹਰਗੜ੍ਹ ਕਿਲਾ ਆ ਜੋ ਰਾਜਾ ਸਵਾਈ ਜੈ ਸਿੰਘ ਆ ਓਹਦਾ ਨਿਵਾਸ ਸੀ ਓਥੇ ਪੁਰਾਣੇ ਸ਼ਹਿਰ ਦੇ ਜੇਹੜੇ ਉਤਰੀ ਪੱਛਮੀ ਕੋਨੇ ਨੇ ਓਹਨਾ ਦਾ ਇਕ ਪਹਾੜੀ ਰਾਜ ਹੈ ਓ ਹਾਂਜੀ ਤੇ ਜਿਵੇ ਜੈਪੁਰ ਸ਼ਹਿਰ ਦੇ ਅਹ ਪਕਵਾਨਾਂ ਬਾਰੇ ਮੈਨੂੰ ਕੁਛ ਦਸੋਗੇ ਜਿਹੜੇ ਜੈਪੁਰ ਦੇ ਪਕਵਾਨ ਹੈਗੇ ਨੇ ਹਾਂਜੀ ਮੈਂ ਦੱਸਦੀ ਆ ਓ ਨਾ ਜਿਹੜੇ ਆਮ ਪਕਵਾਨਾਂ ਵਿਚ ਨਾ ਜਿਵੇ ਦਾਲ ਬਾਟੀ ਦਾਲ ਬਾਟੀ ਚੂਰਮਾ ਮਿੱਸੀ ਰੋਟੀ ਗ ਗੱਟੇ ਦੀ ਸਬਜ਼ੀ ਲਹਸੁ ਲਸਣ ਦੀ ਚਟਨੀ ਕੇਸੰਗਰੀ ਮੱਕੀ ਦੀ ਘਾਟ ਬਾਜਰੇ ਦਾ ਘਾਟ ਬਾਜਰੇ ਦੀ ਰੋਟੀ ਲਾਲ ਜੇੜਾ ਮਾਨ ਆ ਕੈਂਦੇ ਓਹ ਵੀ ਕਹਿੰਦੇ ਸ਼ਾਮਿਲ ਨੇ ਏਹਦੇ ਵਿਚ ਜੈਪੁਰ ਦੀਆ ਜੇੜੀਆਂ ਮਿਠਿਆਈਆਂ ਨੇ ਓਹਨਾ ਲਈ ਵੀ ਵਰਤਿਆ ਜਾਂਦਾ ਜਿਸਦੇ ਵਿਚ ਕਹਿੰਦੇ ਘੇਵਰ ਫੀ ਫਿਨੀ ਮਾਵਾ ਕਚੋਰੀ ਗੱਚਕ ਮੀਠੀ ਠੁਲੀ ਗੋ ਜੇਹੜਾ ਚਕੋਣੀਆਂ ਲੱਡੂ ਮੂੰਗ ਥਾਲ ਏਹ ਸਬ ਓਂਹਦੇ ਵਿਚ ਸ਼ਾਮਿਲ ਨੇ ਹਾਂਜੀ ਜਿਵੇ ਜੈਪੁਰ ਸ਼ਹਿਰ ਦੀਆ ਖੇਡਾਂ ਬਾਰੇ ਮੈਨੂੰ ਕੁਛ ਦਸੋਗੇ ਹਾਂਜੀ ਜੇਹੜਾ ਏਹਦੇ ਸ਼ਹਿਰ ਚ ਜਿਹੜਾ ਖੇਡਾਂ ਨੇ ਨਾ ਓਹਦੇ ਵਿਚ ਕਹਿੰਦੇ ਜੇਹੜਾ ਜੈਪੁਰ ਦਾ ਨਾ ਇਕ ਸ਼ਹਿਰ ਆ ਜਿਹਦੇ ਵਿਚ ਆਪਾ ਕਹਿ ਸਕਦੇ ਆ ਸ਼ਹਿਰ ਦਾ ਜਿਹੜਾ ਇਕ ਪ੍ਰਮੁੱਖ ਆ ਨਾ ਉਹ stadium ਆ ਜੇਹੜਾ ਓਹ ਕਿਰਕੇਟ ਦਾ stadium ਆ ਓਥੇ ਇਕ ਜਿਹੜਾ ਸਵਾਈ ਮਾਨ ਸਿੰਘ stadium ਹੈ ਓਹਦੇ ਕਹਿੰਦੇ ਤੇ ਤੀਹ ਹਜਾਰ ਬੈਠਣ ਦੀ ਸਮਰਥਾ ਰੱਖਦਾ ਆ ਓਹ ਹਾਂਜੀ ਤੇ ਓਹਨਾ ਦੇ ਵਿਚ ਜੇਹੜਾ ਇਕ ਅੰਤੱਰਸ਼ਟਰੀਏ ਓਦਾਂ ਅੰਤੱਰਾਸ਼ ਰਾਸ਼ਟਰੀਏ ਤੇ ਅੰਤਰਾਸ਼ਟਰੀਏ ਕਿਰਕੇਟ ਮੈਚਾਂ ਦੀ ਇਕ ਮੇਜਬਾਣੀ ਵੀ ਕੀਤੀ ਆ ਓਹਦੇ ਵਿਚ ਏ ਕਹਿੰਦੇ ਨਾ IPL team ਆ ਜੇਹੜੀ ਰਾਜਸਥਾਨ ਰੋਇਲਸ ਦਾ ਇਕ ਘਰੇਲੂ ਮੈਦਾਨ ਵੀ ਆ ਜਿਹੜੇ ਵਿਚ ਕਹਿੰਦੇ ਸਵਾਈ ਮਾਨ ਸਿੰਘ ਦਾ ਜੇਹੜਾ indoor stadium ਆ ਓਹਦੇ ਵਿਚ ਕਹਿੰਦੇ ਚੁਗਾਨ stadium railway ਕਿਰਕੇਟ ਮੈਦਾਨ ਦੇ ਹੋਰ ਜਿਹੜੇ ਖੇਡ ਅਖਾੜੇ ਨੇ ਏਹ ਸਬ ਓਥੇ ਸ਼ਾਮਿਲ ਨੇ

ਸਰਦਾਰ ਪਟੇਲ stadium ਆ ਓਥੇ ਵੀ ਇਕ ਜੇਹੜਾ ਮੈਲਬੋਰਨ ਕਿਰਕੇਟ ground ਆ ਓਹ ਵੀ ਕਹਿਦੇ ਦੁਨੀਆਂ ਦਾ ਤੀਜਾ ਤੇ ਸਬਤੋ ਵੱਡਾ ਕਿਰਕੇਟ stadium ਆ ਓਥੇ IPL ਆ ਜੇਹੜਾ ਓ ਰਾਜਸਥਾਨ ਦਾ ਜੇਹੜਾ ਓਨਾ ਦੋ ਹਜਾਰ ਆਠ ਸੋਲਾਂ ਦੋ ਹਜਾਰ ਅਠਾਰਾਂ ਦੇ ਵਿਚ ਮਜੂਦ ਸੀ ਓਹੋ ਜੇਹੜਾ ਜੈਪੁਰ ਕਹਿੰਦੇ ਇਕ pink pink ਦਵਾਰਾ ਇਕ ਵੱਡੀ league ਚ ਵੀ ਸ਼ਹਿਰ ਦੀ ਇਕ ਨੁਮਾਦੀ ਕੀਤੀ ਆ ਓਹਨਾ ਨੇ ਤੇ ਜੈਪੁਰ ਦਾ ਜੇਹੜਾ ਸਤਾਈ ਕਿੱਲੋਮੀਟਰ ਸਥਾਨ ਤੇ ਕਹਿੰਦੇ ਇਕ ਨਵਾਂ stadium ਕਿਰਕੇਟ stadium ਦਾ ਨਿਰਮਾਣ ਕੀਤਾ ਆ ਉਹ ਜੇਹੜਾ ਨਿਰਮਾਣ ਆ ਦੋ ਜੁਲਾਈ ਦੋ ਹਜਾਰ ਇੱਕੀ ਦੇ ਵਿਚ ਮੁੱਖਮੰਤਰੀ ਅਸ਼ੋਕ ਗਹਿਲੋਤ ਨੇ ਕੀਤਾ ਸੀ stadium ਵਿਚ ਕਹਿੰਦੇ ਜਿਹੜੀ ਬੈਠਣ ਦੀ ਸਮਰੱਥਾ ਆ ਇਕ ਪਚੱਤਰ ਹਜਾਰ ਤੋਂ ਵਧ ਹੀ ਹੋਵੇਗੀ ਏਹਦੇ ਨਿਰਮਾਣ ਦੀਆ ਜਿਹੜੀਆਂ ਦੋ ਪੜਾਵਾਂ ਨੇ ਓਵੀ ਕੀਤਾ ਆ ਇਸ ਦੇ ਵਿਚ ਪਹਲੇ ਪੜਾਵ ਦੇ ਵਿਚ ਪੰਤਾਲੀ ਹਜਾਰ ਲੋਕਾਂ ਦੇ ਬੈਠਣ ਦੀ ਵਯਾਵਸ੍ਥਾ ਪੂਰਤੀ ਕੀਤੀ ਗਯੀ ਏ ਤੇ ਦੂਜੇ ਵਿਚ ਤੀਹ ਹਜਾਰ ਲੋਕਾਂ ਦਾ ਵਿਸਤਾਰ ਕੀਤਾ ਗਯਾ ਆ ਜਿਵੇ ਜੈਪੁਰ ਸ਼ਹਿਰ ਵਿਚ ਪ੍ਰਸਿੱਧ ਸਭਿਆਚਾਰ ਬਾਰੇ ਮੈਨੂੰ ਦਸੋਗੇ ਥੋੜਾ ਜਿਹਾ ਹਾਂਜੀ ਮੈਂ ਦੱਸਦੀ ਆ ਏਹਦੇ ਬਾਰੇ ਵੀ ਤੁਹਾਨੂੰ ਜਿੱਦਾਂ ਨਾ ਜੈਪੁਰ ਸ਼ਹਿਰ ਦਾ ਜੇਹੜਾ ਪ੍ਰਸਿੱਧ ਸੱਭਿਆਚਾਰ ਆ ਜਿਹਦੇ ਵਿਚ ਕਹਿੰਦੇ ਜੈਪੁਰ ਜਿਹੜੇ ਸ਼ਰਧਾਂਜਲੀ ਗੀਤ ਆ ਇਕ red gun in jaipur ਆ ਓਹਦਾ ਵੀ ਕਹਿੰਦੇ ਏਹਨਾ ਨੇ ਇਕ ਲਿਖਿਆ ਤੇ record ਵੀ ਕਾਇਮ ਆ ਕੀਤਾ ਇਕ ਜਿਦੇ ਵਿਚ ਕਹਿੰਦੇ ਘਟ ਤੋਂ ਘਟ ਬੋਲ ਨੇ ਜੇਹੜੇ ਓਹ ਜੈਪੁਰ ਦੀ ਸਵਾਰੀ ਰਾਤ ਭਰ ਦੀ ਸਵਾਰੀ ਮੇਰੇ ਬਚੇ ਨਾਲ riding ਉਹ ਉਹ ਉਸਕੀ ਉਸਕੀ ਖੁਸ਼ੀ ਹੈ ਉਹ ਕਿ ਖੁਸ਼ੀ ਹੈ ਇਹ ਸਬ ਜਿਹੜੇ ਉਸਦੀ ਗੀਤ ਆ ਨਾ ਓਹਦੇ ਵਿਚ ਏਹਨਾ ਨੇ ਦੋ ਹਜਾਰ ਇਕ ਦੀ studio ਆ ਜੇਹੜਾ driving ਆ release ਕੀਤਾ ਗਯਾ ਸੀ ਜੈਪੁਰ film ਦਾ ਜਿਹੜਾ ਇਕ best ਆ marigold hotel ਉਸ ਦੇ ਵੀ ਕਹਿੰਦੇ ਜੇਹੜੇ ਦਾ ਇਕ second test ਆ ਓਹ ਵੀ ਏਨਾ ਨੇ marigold hotel ਦੀ setting ਕੀਤੀ ਆ ਜੋ ਜੈਪੁਰ ਤੋਂ retire ਹੋਣ ਵਾਲੇ ਜਿਹੜੇ senior ਯੁਰ ਯੂਰੋਪੀਅਨ ਨੇ ਓਨਾ ਦਾ ਇਕ ਜੇਹੜਾ ਸੀ ਨਾ ਓਹਨਾ ਦੇ ਸਮੂਹ ਦੇ ਦੀ ਵੀ ਪਾਲਣਾ ਕਰਦੇ ਨੇ ਜਿਸ ਪ੍ਰਕਾਰ ਕਹਿੰਦੇ ਏਹਨਾ ਨੂੰ ਅਸਲੀ ਰੂਪ ਵਿਚ ਖੋਜ ਦੇ ਨੇ ਜੈਪੁਰ ਦਾ ਜੈਪੁਰ ਪੁਲ ਨਾ ਜੇਹੜੀ ਓਹ ਦਾ ਇਕ ਜਿਹੜਾ best gold hotel ਆ ਓਹਦੇ ਵਿਚ ਵੀ ਆਰਥਿਕ ਹੋਟਲ ਦੀ setting ਕਿੱਤੀ ਗਯੀ ਆ ਜੋ ਵੀ ਜਿਹੜੇ ਜੈਪੁਰ ਦੇ retire ਹੋਣ ਵਾਲੇ senior ਯੂ ਸਾਬਕਾ ਨੇ ਏ ਸਬ ਓਥੇ ਆਏ ਸੀ ਤੇ ਓਨਾ ਦੀਆ ਜਿਹੜੀਆਂ ਪ੍ਰਕ੍ਰਿਆਵਾਂ ਨੇ ਓਹ ਏਹਨਾ ਦਾ ਇਕ ਅਸਲੀ ਰੂਪ ਖੋਜਦੇ ਨੇ

ਹਾਂਜੀ ਬਿਲਕੁਲ ਓਦਾਂ ਵੀ ਜੇ ਆਪਾਂ ਇਥੇ ਜੈਪੁਰ ਦੇ ਵਿਚ visit ਵੀ ਕਰਦੇ ਆ ਨਾ ਤੇ ਏਹਦੇ ਵਿਚ ਕਾਫੀ ਸਾਰੀਆਂ ਜੇ ਆਪਾ ਗੱਲ ਕਾਰਲੀਏ ਇਹਨਾਂ ਘੁੰਮਣ ਵਾਲਿਆਂ ਜਗਾ ਤੇ mostly ਜੇਹੜਾ ਓਥੋਂ ਦਾ famous food ਆ

ਜੇ ਆਪਾ ਜੈਪੁਰ ਜਾਈਏ ਤਾ ਆਪਾਂ ਕਾਫੀ ਮਹਲ ਮਿਲਦੇ ਆ ਮਹਲ ਦੇਖਣ ਨੂੰ ਮਿਲਦੇ ਨੇ ਜਿਥੇ ਕਾਫੀ shootings ਵੀ ਹੁੰਦੀਆ ਨੇ ਹਣਾ ਕਾਫੀ movies ਚ ਵੀ ਆ ਆਂਦੇ ਨੇ ਹਨਾ ਕਾਫੀ ਜਿਵੇ serials ਵਗੈਰਾ ਚ ਵੀ ਜਿਵੇ ਆਂਦੇ ਨੇ ਤੇ ਕਾਫੀ ਏਧਰ shooting ਅਹ shooting ਕਰਨ ਵੀ ਜਾਂਦੇ ਹੁੰਦੇ ਹਾਵਮਹਾਲ ਬੜਾ ਇਥੇ famous ਹੈਗਾ ਇਕ ਔਰ ਇਧਰ ਦਾ weather ਵੀ ਬਹੁਤ ਵਧੀਆ ਹੈਗਾ ਮਤਲਬ ਨਾ ਜਾਦਾ ਠੰਡਾ ਨਾ ਗਰਮ ਹਾਂਜੀ ਬਿਲਕੁਲ ਤੇ ਓਥੇ ਜਿਵੇ ਹੁਣ ਆਪਾ ਗੱਲ ਕਰ ਲੀਏ ਇਹਨਾਂ ਦਾ ਜੇਹੜਾ ਪਕਵਾਨ ਆ ਪਕਵਾਨ ਦੇ ਵਿਚ ਵੀ ਨਾ ਇਕ ਜੇਹੜਾ ਦਾਲ ਬਾਟੀ ਚੂਰਮਾ ਆ ਓਹ ਇਥੋਂ ਦਾ ਜਾਦਾ famous ਆ ਤੇ ਜਿਵੇ ਹੁਣ ਆਪਣੇ ਆਪਣੇ ਮਤਲਬ ਜਿਵੇ ਹੁਣ ਆਪਣੇ ਇੰਡੀਆ ਆਪਣੇ ਜਿਵੇ ਆਪਣੇ ਪੰਜਾਬ ਚੱ ਕਹਿ ਲੋ ਸਾਗ ਮੱਕੇ ਦੀ ਰੋਟੀ ਏ ਜਾਦਾ famous ਆ ਓਦਾ ਹੀ ਮਤਲਬ ਸਾਰੇ ਸ਼ਹਿਰਾਂ ਦਾ ਨਾ ਆਪਣਾ ਆਪਣਾ ਇਕ ਜਿਹੜਾ ਇਕ ਕਹਿ ਲਈਏ ਸੱਭਿਆਚਾਰ ਉਹਨਾਂ ਦਾ ਕੋਈ ਇਕ ਪਕਵਾਨ ਓਹ ਕਹਿ ਦੀਏ ਓਹਨਾ ਦਾ ਇਕ sports ਸਬ ਮਤਲਬ ਉਹਨਾਂ ਦਾ ਸਬ ਕੁਛ ਆਪਣਾ ਆਪਣਾ ਇਕ ਹੈਗਾ ਆ ਮਤਲਬ ਜੈਪੁਰ ਆਪਾ ਜਾਈਏ ਘੁੰਮਣ ਆਸਤੇ ਮਤਲਬ ਕਾਫੀ ਜਿਹੜੇ ਕਹਿੰਦੇ ਆ ਉੱਦਾਂ ਦੀ dressing ਵੀ ਬਹੁਤ ਸੋਹਣੀਆਂ ਸੋਹਣਿਆ ਵੀ ਮਿਲਦੀਆਂ ਨੇ ਹਣਾ ਜੈਪੁਰ ਸੂਟ ਜੈਪੁਰ ਲਹਿੰਗੇ ਓਧਰ ਦਾ ਪਹਿਨਾਵਾ ਵੀ ਕਾਫੀ ਅੱਛਾ ਹੈਗਾ ਆ ਹਾਂ ਜੀ ਬਿਲਕੁਲ ਕੋਈ ਨੀ ਦੇਖਲੋ ਕਰਲੋ ਕਦੇ ਚਲਾਗੇ ਵਸੇ ਓਹ ਘੁੰਮਣ ਆਲੀ ਜਗਾਹ ਆ ਜੈਪੁਰ ਇਕ ਤਰਾਂ ਦਾ ਓਹਦੇ ਵਿਚ ਰਾਜਸਥਾਨ ਦਾ ਹੀ ਜਿਵੇ ਰਾਜਸਥਾਨ ਦੇ ਵਿਚ ਆ ਜਾਂਦਾ ਆ ਨਾ ਜਿਵੇਂ dressing ਵਗੈਰਾ ਆ ਜਾਂਦੀ ਆ ਓਦਾਂ ਹੀ ਜੈਪੁਰ ਦੇ ਵਿਚ ਵੀ ਆ ਜਾਂਦਾ ਆ ਚਲੋ ਦੇਖ ਲਯੋ ਕਦੇ ਮਾਰ ਲਯੋ ਗੇੜਾ ਹੋ ਲਯੋ ਤਯਾਰ ਚਲਾਂਗੇ ਕਦੇ ਫੇਰ ਹਾਂਜੀ ਹਾਂਜੀ ਮਤਲਬ ਕਾਫੀ ਘੁੰਮਣ ਲਈ ਵਧੀਆ ਜਗਾਹ ਆ ਹੈਗੀ ਆ ਓਦਰ ਓਦਾਂ ਵੀ ਜ ਦੇਖਿਆ ਜਾਵੇ ਜੈਪੁਰ ਦਾ ਤਾ ਮੈਂ ਮਤਲਬ ਜਿਵੇ ਜਿਵੇ ਲੋਕਾਂ ਦੇ ਹੋਗੇ ਜਿਵੇ ਅਹ ਆਪਾ ਗੱਲ ਕਰਕੇ ਹਟੇ ਆ ਸਾਰੇ ਏਹਨਾ ਦੇ food, sports ਸਬ ਏਹਨਾ ਬਾਰੇ ਇਹਨਾਂ ਨੇ ਇਕ ਸਾਰਾ ਹੀ ਇਹਨਾਂ ਨੇ ਏਦਾਂ ਇਤਿਹਾਸ ਦਸਿਆ ਹੋਇਆ ਆ ਸੈਰ ਸਪਾਟੇ ਦਾ ਜਿਵੇਂ ਕਾਫੀ ਇਹਨਾਂ ਦੇ ਮੁਖ ਸਥਾਨ ਨੇ ਜੇਹੜਾ ਇਕ ਜੇ ਆਪਾ stay ਵੀ ਕਰਨੀ ਹੋਵੇ ਓਥੇ ਰਾਤ ਵੀ ਰੁਕਣਾ ਹੋਵੇ ਜੇਹੜਾ ਇਕ ਏਹਨਾ ਦਾ ਹੋਟਲ ਆ ਓਹ ਵੀ ਬੜਾ famous ਆ but ਕਹਿੰਦੇ ਉਥੋਂ ਦਾ ਖਰਚਾ ਬਹੁਤ ਆ ਜਾਂਦਾ ਆ ਜਿਵੇ ਏਹਨਾ ਦਾ ਜੇਹੜਾ ਹੋਟਲ ਆ ਨਾ ਇਕ ਓਥੇ ਜ ਗੱਲ ਕਰੀਏ ਏਨਾ ਦਾ ਜਾਦਾ ਹੋਟਲ ਓਥੇ ਜਾਦਾ ਮਸ਼ਹੂਰ ਨੇ ਆ ਵਾਲੇ ਹੋਟਲ ਇਹਨਾਂ ਦੇ

ਹਾਂਜੀ ਬਿਲਕੁਲ ਕਿਉਂਕਿ ਓਹ ਕਲਾਕਾਰ ਇਕ ਬੜੇ ਵਦੀਆਂ ਤਰੀਕੇ ਨਾਲ ਕਰਦੇ ਆ ਜਿਵੇ ਕਹਿ ਸਕਦੇ ਆ ਕੋਈ painting ਬਣਾ ਸਕਦੇ painting ਵੀ ਕਹਿ ਲੋ ਜਾ ਓਦਾਂ ਕਈ ਅਹ ਅਹ dance ਵੀ ਦਿਖਾਂਦੇ ਨੇ ਕਠਪੁਤਲੀ ਦਾ ਓ ਵੀ ਬਹੁਤ ਸੋਹਨਾ ਹੁੰਦਾ ਓਧਰ ਦਾ ਹਾਂਜੀ ਹਾਂਜੀ ਉਧਰ ਜਿਆਦਾ famous ਆਹੀ ਹੈ ਨਾ ਕਿਉਂਕਿ ਜਦੋ ਕਠਪੁਤਲੀ ਨਾਲ ਓਹ ਦਿਖਾਂਦੇ ਆ ਨਾ ਜੈਪੁਰ ਓਦਾਂ ਵੀ ਮੈਂ TV ਜਿਹੜੇ serials ਆਂਦੇ ਆ ਓਨਾ ਵਿਚ ਉਹਨਾਂ ਵਿਚ ਵੀ ਮੈਂ ਵੇਖਿਆ ਆ ਕਾਫੀ ਓਹਨਾ ਦਾ ਦਿਖਾਂਦੇ ਆ ਓਹੋ ਵੀ ਜਦੋ ਕਠਪੁਤਲੀ ਦਾ ਜਦੋ ਨਾਚ ਕਰਾਂਦੇ ਆ ਨਾ ਆ ਓਥੋਂ ਜਿਹੜੇ ਕੇ ਜਿਵੇ ਮੈਂ ਤੁਹਾਡੇ ਨਾਲ ਪਹਿਲਾਂ ਗੱਲ ਕਰਕੇ ਹਟੀ ਆ ਓਥੋਂ ਦੇ ਕਹਿੰਦੇ ਜਿਹੜੇ ਤਿਨ ਦਰਵਾਜੇ ਨੇ ਉਹ ਵੀ ਬੜੇ ਮਸ਼ਹੂਰ ਨੇ ਜੇਹੜਾ ਉੱਤਰ ਪੱਛਮ ਪੂਰਵ ਵੱਲ ਆ ਓਹਨਾ ਸਾਰੀਆਂ ਦੇ ਉਹਨਾਂ ਨੇ ਆਪਣੇ ਆਪਣੇ ਨਾਮ ਰੱਖੇ ਹੋਏ ਨੇ ਕਿਸੇ ਦਾ ਸੂਰਜ ਦਰਵਾਜਾ ਚੰਦ ਦਰਵਾਜਾ ਤੇ ਹੋਰ ਵੀ ਇਹਨਾਂ ਨੇ ਇਕ ਜੇਹੜੀ ਅਜਮੇਰ ਦੀ ਜੱਦੀ ਰਾਜਧਾਨੀ ਏ ਓਹ ਵੀ ਕਹਿੰਦੇ ਇਕ ਸ਼ਹਿਰ ਦੀ ਸ਼ਹਿਰ ਦੇ ਪੁਰਬ ਵੱਲ ਵਸਾਈ ਗਈ ਏ ਉਹ ਮਤਲਬ ਓਧਰ ਜਿਵੇ ਕਾਫੀ movies ਦੀ shooting ਕਰਨ ਲਈ ਬ bollywood star ਵੀ ਆਂਦੇ ਨੇ ਹਾਂਜੀ ਓਂਹ ਉਹਦੇ ਵਿੱਚ ਨਾ ਜਿਵੇ ਇਕ ਜਿਹੜਾ serial ਚਲਦਾ ਜੋਧਾ ਅਕਬਰ ਓਹਦੇ ਵਿਚ ਸਬ ਓਨਾ ਨੇ ਸਬ ਕੁਛ ਓਹਨਾ ਨੇ ਜੈਪੁਰ ਦਾ ਹੀ ਦਿਖਾਯਾ ਹੋਇਆ ਸਬ ਕੁਛ totally ਸਬ shooting ਵੀ ਓਨਾ ਨੇ ਜੈਪੁਰ ਦੀ ਹੀ ਕਰਿ ਹੋਈਏ ਹਾਂਜੀ ਹਾਂਜੀ ਮਤਲਬ ਘੁੰਮਣ ਲਈ ਬਹੁਤ ਵਧਿਆ ਜਗਾ ਹੇਗੀ ਆ ਹਣਾ ਘਟ budget ਚ ਆਪਾ ਅਰਾਮ ਨਾਲ ਘੁੰਮ ਫਿਰ ਕੇ ਆ ਸਕਦੇ ਆ ਹਾਂਜੀ ਬਿਲਕੁਲ ਜੇ ਆਪਾ ਵਧੀਆ ਓਥੇ night stay ਕਰਨੀ ਹੋਵੇ ਤਾ ਅਹ ਓਥੇ ਦਾ hotel ਆ golden hem hotel ਆ ਸ਼ਾਇਦ ਓਹ ਬੜਾ famous ਆ ਓਥੋਂ ਦਾ ਕਿਉਂਕਿ ਓਥੇ ਦੇ ਹੋਟਲਾਂ ਦੇ ਵਿਚ booking ਪਹਿਲਾ ਹੀ ਚਲ ਜਾਂਦੀ ਆ ਕਿਉਂਕਿ ਓਥੇ ਘੁੰਮਣ ਵਾਸਤੇ ਕਾਫੀ ਜਗਾ ਹੁੰਦੀਆਂ ਤਾ ਆਪਣੇ ਇਧਰੋ ਜਾਂਦੇ ਹੀ ਰਹਿੰਦੇ ਆ ਛੁੱਟੀ ਗਰਮੀ ਦੀਆ ਛੁੱਟੀਆਂ ਚ ਚੱਲ ਜਾਓ ਯਾ ਉੱਦਾਂ ਹੀ ਚਲ ਗਏ ਜਾਂਦੇ ਰਹਿੰਦੇ ਆ

ਹਾਂਜੀ ਹਾਂਜੀ ਕਾਫੀ ਵਧੀਆ ਆ ਹੁਣ ਜਿਵੇ TV ਵਗੈਰਾ ਵਿਚ ਵੀ ਦੇਖਦੇ ਆ ਨਾ ਬਾਲੀ ਵਧੀਆ ਚਲੋ ਦੇਖਲਿਓ ਫੇਰ ਚਲਾਗੇ ਠੀਕ ਹੈ ਜੀ ਠੀਕ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਅਕਵਿੰਦਰ ਕੌਰ ਹੈ ਮੈਂ ਪਿੰਡਹਰਨਾਮ ਪੂਰਾ ਦੀ ਰਹਿਣ ਵਾਲੀ ਆ ਮੈ ਆਪ ਦੀ ਅਹ ਜੋ ਬਾਰਵੀਂ ਦੀ class ਹੈ ਨਾ ਉਹ government ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹਰਨਾਮਪੁਰਾ ਤੋਂ ਕੀਤੀ ਹੈ ਅਤੇ ਮੇਰੀ ਉਮਰ ਚੋਵੀ ਸਾਲ ਦੀ ਹੈ ਅਤੇ ਮੇਰੀ ਮਾਤਾ ਜੀ ਦਾ ਨਾਮ ਹੈ ਕਿਰਨਦੀਪ ਕੌਰ and

ਸਾਡੀ ਛੋਟੀ family ਜਿਸ ਵਿੱਚ ਅਸੀ ਪੰਜ ਜਣੇ ਰਹਿੰਦੇ ਆ ਘੰਟਾ ਘਰ ਅਬੋਹਰ ਜ਼ਿਆਦਾ ਸੋਹਣਾ ਅਤੇ ਮੇਰੀ sister ਬੜੀ ਯੇ sister ਵਿਆਹੀ ਗਈ ਸੀ ਵੱਡੀ sister ਹੈ but ਉਨ੍ਹਾਂ ਦੇ ਉਹਨਾਂ ਦੇ ਪਰਿਵਾਰ ਵਿਚ ਅਣਬਣ ਹੋ ਗਈ ਜਿਸ ਕਾਰਨ ਉਨ੍ਹਾਂ ਦੇ ਤਲਾਕ ਹੋਣ ਦੀ ਚਨ ਤਲਾਕ ਹੋਣ ਦੇ ਕਾਰਨ ਬਣ ਗਏ ਇਸ ਕਰਕੇ ਵੱਡੀ ਭੈਣ ਮੇਰੇ ਨਾਲ ਰਹਿੰਦੀ ਹੈ ਮੈਂ ਹੁਣ ਮੋਹੱਲੀ ਵਿਚ ਰਹਿਣਾ ਨੀ ਜਿਥੇ ਮੈਈ ਡਾਕਟਰ ਆਟੀ ਦੀ ਕੰਪਨੀ ਵਿਚ ਕੋਲ ਸੈਂਟਰਲ ਹੈ ਜਿਸ ਵਿਚ ਕਾਲੀਗ ਦਾ ਕਾਮ ਕਰਦੀ ਹਨ ਮਤਲਬ ਨੂੰ ਕਸਟਮਰਾ ਨੂੰ ਫੋਨ ਕਰਦੀ ਹਨ ਜਿਸ ਵਿੱਚ ਮਈ ਨੂੰ ਹਰ ਰੋਜ਼ ਲੋਨ ਦੇ ਦਾ ਜਿਸ ਵਿਚ ਹਰ ਰੋਜ਼ ਪੰਜ ਲੱਖ ਚਾਰ ਲੱਖ ਟੀਨ ਲੱਖ ਵੀ ਲੱਖ ਤੇ ਅਗਰ ਆਪਣਾ ਟਾਰਗੇਟ ਆ ਡੇਲੀ ਹਰ ਰੋਜ਼ ਦਾ ਟਾਰਗੇਟ ਪੂਰਾ ਹੋ ਜਾਵੇ ਨਾ ਤੇ ਸਾਂਨੂੰ ਇੰਸੈਟੀਬ ਭੀ ਮਿਲਦਾ ਹੈ ਇਸ ਨਾਲ ਮੇਰਾ ਜੋ ਘਰ ਦੀ ਆਰਥਿਕ ਸਥਿਤੀ ਆ ਓਹਦੇ ਵਿਚ ਵੀ ਸੁਧਾਰ ਹੋ ਰਹੀਆਂ ਹੈ